ਸਿੱਖਿਆ ਦੇ ਅਨੁਸਾਰ ਜੇ ਉਹ ਆਮ ਸਕੂਲ ਸਧਾਰਨ ਵਿੱਚ ਹੀ ਪੜ੍ਹਨਗੇ ਤਾਂ ਹੋ ਜਾਵੇਗਾ ਤੇ ਜੇਕਰ ਅਸੀਂ ਗੱਲ special school, convent school ਇਹ options ਆਪਾਂ ਨਹੀਂ ਦੇਖਣੀਆਂ। ਤਾਂ ਆਮ ਸਧਾਰਨ schools ਦੇ ਵਿੱਚ ਉਹ ਪੜ੍ਹਨਗੇ। regular schools ਨੇ ਜਿਹੜੇ, ਉਨ੍ਹਾਂ ਦੇ ਵਿੱਚ ਹੀ ਉਹ ਪੜ੍ਹਨਗੇ। ਤਾਂ ਇਸ ਤਰੀਕੇ ਦੇ ਨਾਲ ਸਮਾਵੇਸ਼ੀ ਸਿੱਖਿਆ ਕੀ ਕਹਿੰਦੀ ਆ, ਵੀ ਸਾਰੀਆਂ ਚੀਜ਼ਾਂ ਨੂੰ ਆਪਾਂ ਇੱਕ ਥਾਂ ਤੇ ਹੀ ਕਰ ਲੈਣਾ, mix ਕਰ ਲੈਣਾ। ਸਮਾਵੇਸ਼ ਦਾ meaning ਕੀ ਆ ਕਿ ਸਾਰੀਆਂ ਚੀਜ਼ਾਂ ਦਾ ਰਲਵਾਂ-ਮਿਲਵਾਂ, ਸਹਿਯੋਗ ਦੇ ਨਾਲ ਹੀ ਸਿੱਖਿਆ ਜਿਹੜੀ, ਹੋਏਗੀ। ਇਸ ਤੋਂ ਬਾਅਦ ਹੈਗਾ ਮਨੋਵਿਗਿਆਨੀ G Tyge ਕਿਸ ਬਾਰੇ ਗੱਲ ਕਰਦੈ। ਉਹ ਦੀ ਗੱਲ ਕਰਦੈ? ZPD ਦੀ ਗੱਲ ਕਰਦੈ। ਯਤਨ ਅਤੇ ਭੁੱਲ LAD, ਇਨ੍ਹਾਂ ਦੇ ਵਿੱਚੋਂ ਕਿਸ ਚੀਜ਼ ਦੀ ਗੱਲ ਕਰਦੈ? ਇਹ ਚੀਜ਼ ਅਸੀਂ ਦੱਸਣੀ ਹੈ ਜੀ। ਉਹ ਕਹਿੰਦਾ ਕਿ ਇਹ ਇੱਕ ਚੀਜ਼ ਆਪਣੇ ਅੰਦਰ ਜੋ ਸਰੰਚਨਾਵਾਂ ਨੇ, ਬੌਧਿਕ ਰੂਪ ਦੇ ਵਿੱਚ। ਫਿਰ ਕਹੀਏ ਤਾਂ ਇਹੇ ਚੀਜ਼ ਦੀ ਇਹ ਗੱਲ ਕਰਦਾ। ਪਰ ਇਸ ਤੋਂ ਬਿਨਾਂ ਜੇਕਰ ਆਪਾਂ ਬਾਕੀ options ਵੀ discuss ਕਰੀਏ ZPD ਯਾਨੀ ਕਿ Zone Of Proximal Development ਤਾਂ ਇਸ ਦੀ ਗੱਲ ਕਰਦਾ ਜੀ Vygotsky ਤਾਂ Vygotsky ਨੇ ZPD ਦੀ ਗੱਲ ਕੀਤੀ ਐ। ਇਸ ਤੋਂ ਬਿਨਾਂ ਆਪਾਂ ਗੱਲ ਕਰੀਏ ਤਾ ਇੱਕ option ਦੇ ਵਿੱਚ ਸੀ ਆਪਣੇ ਕੋਲ ਯਤਨ ਅਤੇ ਭੁੱਲ ਤਾਂ ਯਤਨ ਅਤੇ ਭੁੱਲ ਯਾਨੀ ਕਿ trial and error method ਆ ਜਿਹੜੀ ਇਸ ਚੀਜ਼ ਦੀ ਗੱਲ ਕਰਦਾ ਜੀ। ਇਸ activity ਵੀ ਕਹਿਲੋ, ਜਾਂ ਇਸ ਵਿਧੀ ਦੀ ਗੱਲ ਆ ਜਿਹੜੀ ਉਹੋ Thorndike ਕਰਦਾ

LAD ਦਾ ਮਤਲਬ ਹੁੰਦਾ Language Acquisition Device ਮਤਲਬ ਕਿ ਭਾਸ਼ਾ ਗ੍ਰਹਿਣ ਉਪਕਰਨ ਜਿਹੜਾ ਉਹੋ, ਹਰ ਇੱਕ ਬੱਚੇ ਦੇ ਵਿੱਚ ਹੁੰਦੈ, ਜਿਸਨੂੰ ਮਤਲਬ ਉਹ ਦੀ ਗੱਲ ਕਰਦੈ। ਕਹਿੰਦੇ ਕਿ ਹਰ ਇੱਕ ਦੇ ਵਿੱਚ ਕੀ ਹੁੰਦੀ ਆ ਇੱਕ, ਅੰਦਰੂਨੀ ਜਮਾਂਦਰੂ ਸ਼ਮਤਾ ਹੁੰਦੀ ਆ। ਜਿਸਦੇ base ਤੇ ਬੱਚਾ ਕੀ ਕਰਦਾ, ਭਾਸ਼ਾ ਦਾ ਗ੍ਰਹਿਣ ਕਰਦਾ। ਤਾਂ ਇਸ ਤਰ੍ਹਾਂ ਆਪਾਂ ਬਾਕੀ options ਨੂੰ ਵੀ detail ਦੇ ਵਿੱਚ discuss ਕਰਲਿਆ ਜੀ ਫਿਰ next ਪ੍ਰਸ਼ਨ ਹੈ ਜੀ, ਪ੍ਰਸ਼ਨ number ਤਿੰਨ Thorndike ਦੇ ਅਨੁਸਾਰ ਸਿੱਖਿਆ ਦਾ, ਸਿੱਖਣ ਦਾ primary ਨਿਯਮ ਕਿਹੜਾ ਹੈ। ਕਰਕੇ ਸਿੱਖਣਾ

ਤਾਂ ਇਸ ਤੋਂ ਬਿਨਾਂ ਜੋ option ਦੇ ਵਿੱਚ ਆਇਆ ਸੀ ਤਤਪਰਤਾ ਦਾ ਨਿਯਮ ਯਾਨੀ ਕਿ law of readiness ਦੀ ਗੱਲ ਕਰਦਾ ਉਹੋ। law of readiness ਇਸ ਤੋਂ ਬਿਨਾਂ ਇੱਕ ਹੋਰ ਚੀਜ਼ ਦੀ ਗੱਲ ਕਰਦਾ ਓਹੋ, ਉਹ ਵੀ ਆਪਾਂ discuss ਕਰਦੇ ਆਂ। ਤਾਂ law of readiness ਯਾਨੀ ਕਿ ਤਤਪਰਤਾ ਦਾ ਨਿਯਮ ਹੋਗਿਆ। ਇਸ ਤੋਂ ਬਿਨਾਂ ਉਹ ਗੱਲ ਕਰਦਾ ਜੀ law of effect, law of effect ਜਿਹੜਾ ਉਹ ਵੀ ਇਸ ਦੇ ਵਿੱਚ involve ਹੈਗਾ Thorndike ਆਪਣੇ primary ਨਿਯਮ ਹੈਗੇ ਨੇ। ਤਾਂ ਇਸ ਤਰੀਕੇ ਦੇ ਨਾਲ ਅਸੀਂ ਜਿਹੜੀ discussion ਹੈ, ਉਹੋ ਕਰ ਲਈ ਐ ਪ੍ਰਸ਼ਨ ਦੀ। next ਪ੍ਰਸ਼ਨ ਹੈ ਜੀ ਪ੍ਰਸ਼ਨ number ਚਾਰ ਪ੍ਰਕਿਰਿਆ ਹੈ। ਗੁਣਤਮਕ ਆ ਜਾਂ ਫਿਰ ਰਿਣਾਤਮਾ ਆ। ਉਪਰੋਕਤ ਦੋਵੇਂ ਨੇ ਜਾਂ ਉਪਰੋਕਤ ਕੋਈ ਨਹੀਂ। ਤਾਂ ਇੱਥੇ development ਯਾਨੀ ਵਿਕਾਸ development ਦੀ ਗੱਲ ਕੀਤੀ ਗਈ ਐ, ਤਾਂ ਜੋ development ਹੈ ਜੀ। ਇਹ ਤੋਂ, ਵੈਸੇ ਇਹ ਗੁਣਾਤਮਕ ਹੋ ਸਕਦਾ। ਪਰ ਇਸ ਤੋਂ ਵੀ best option ਆ ਆਪਣੇ ਕੋਲ ਗੁਣਾਤਮਕ, ਰਿਣਾਤਮਕ ਦੋਵਾਂ ਵਾਲੀ ਪਈ ਐ। ਠੀਕ ਐ ਜੀ ਆਪਾਂ। ਆਪਾਂ ਹੁਣ ਜ਼ਿਆਦਾਤਰ ਕੀ ਆਖਦੇ ਆਂ। ਤੇ ਇਹ development ਇਹੋ ਜੀ ਚੀਜ਼ ਆ, ਜੋ ਗੁਣਤਾਮਕ ਵੀ ਆ ਤੇ ਰਿਣਾਤਮਕ ਵੀ ਐ। ਦੋਨੋਂ ਹੋ ਸਕਦਾ ਤਾਂ optionC ਤੁਹਾਡਾ right answer ਹੋ ਜਾਵੇਗਾ। ਪਰ ਇਸ ਤੋਂ ਬਿਨਾਂ ਜੇਕਰ ਇਥੇ ਗੱਲ ਕੀਤੀ ਜਾਂਦੀ ਆ ਵਾਧੇ ਦੀ, ਆਪਾਂ discussion ਨੂੰ complete ਵਧੀਆ ਤਰੀਕੇ ਨਾਲ ਕਰ ਲਿਆ। ਸਿਰਫ਼ ਇਹ ਮਤਲਬ ਨੀਂ ਹੂੰਦਾ ਵੀ ਜਿੰਨੇ question ਅਸੀਂ ਚ ਸ਼ਾਮਲ ਕੀਤੇ ਨੇ, ਉਹ ਤੁਹਾਨੂੰ same to same ਆਉਣ। ਨਾ ਹੀ ਇਹ ਮਕਸਦ ਹੁੰਦਾ ਵੀ ਅਸੀਂ ਤੁਹਾਨੂੰ ਸਿਰਫ਼ ਉਹੋ ਚੀਜ਼ ਹੀ ਅੱਜ ਪੜ੍ਹਾ ਕੇ ਚਲ ਜਾਂ ਗੇ। ਤਾਂ ਮਕਸਦ ਇਹ ਹੁੰਦਾ ਵੀ ਆਪਾਂ ਉਹ topic ਨੂੰ discuss ਕਰਾਂਗੇ। ਇੱਥੇ ਵਿਕਾਸ ਦੀ ਗੱਲ ਹੋਗੀ। ਆਪਾਂ ਵਾਧੇ ਨੂੰ ਵੀ discuss ਕਰਾਂਗੇ। ਇਸ ਤੋਂ ਬਿਨਾਂ ਆਪਾਂ ਜਿਵੇਂ ਬਾਕੀ options, discuss ਕੀਤੀਆ। ਇਹਦੇ ਨਾਲ ਕੀ ਹੁੰਦਾ, ਜੇ ਤੁਸੀਂ relate ਕਰਕੇ ਪੜ੍ਹੋਂਗੇ ਤਾਂ ਉਸਦੇ ਵਿੱਚੋਂ, ਉਸ discussion ਦੇ ਵਿੱਚੋਂ ਵੀ ਸਵਾਲ

qualitative and quality ਦੀ ਗੱਲ ਕਰਦਾ ਇਹੇ development and quantitative ਦੋਨੋਂ ਹੋ ਸਕਦਾ, ਤਾਂ ਉਪਰੋਕਤ ਦੋਨੋਂ ਵਾਲੀ option ਆਪਣਾ right answer ਹੋ ਜਾਵੇਗਾ। ਇਸ ਤੋਂ ਬਿਨਾਂ ਹੈ ਜੀ ਪ੍ਰਸ਼ਨ ਨੰਬਰ ਪੰਜ IQ ਖੇਤਰ ਵਿੱਚ ਮਾਨਸਿਕ ਉਮਰ ਤੋਂ ਇਲਾਵਾ ਕਿਸ ਉਮਰ ਦੀ ਗੱਲ ਕੀਤੀ ਜਾਂਦੀ ਹੈ। ਤਾਂ IQ ਉਮਰ IQ ਖੇਤਰ ਆ ਜਿਹੜਾ, ਠੀਕਾ ਯਾਨੀ ਕਿ intelligence quotient ਦੀ ਗੱਲ ਕੀਤੀ ਹੋਈ ਆ ਇੱਥੇ intelligence quotient ਦੀ। ਤਾਂ ਇਸਦਾ formula ਹੁੰਦਾ ਜੀ mental age upon chronological age multiply by hundred ਤਾਂ ਇਹ formula ਹੁੰਦਾ ਜੀ IQ ਦਾ IQ ਦਾ ਇਹੇ ਖੇਤਰ ਆ, ਜਿਸਦੇ ਵਿੱਚ mental age ਯਾਨੀ ਕਿ ਮਾਨਸਿਕ ਉਮਰ

ਇਸ ਕਰਕੇ ਆਪਣਾ right answer ਆ ਜਿਹੜਾ, ਉਹ ਬਣ ਜਾਂਦਾ ਜੀ option B ਵਾਸਤਵਿਕ ਉਮਰ। ਪ੍ਰਸ਼ਨ number ਛੇ। ਵਿਧੀ ਕਿਸ ਨੇ ਵਿਕਸਿਤ ਕੀਤੀ। Bloom ਨੇ ਵਿਕਸਿਤ ਕੀਤੀ ਆ, Tyge ਜਾਂ ਫਿਰ Armstrong ਜਾਂ ਫਿਰ Vygotsky ਨੇ ਤਾਂ ਇਹਦੇ ਚੋਂ ਸਾਡਾ right answer ਹੋ ਜਾਵੇਗਾ ਜੀ optionC ਤਾਂ

ਇਹੇ HE Armstronh ਨੇ ਦਿੱਤਾ ਸੀ method ਵਿਧੀ ਦਾ ਅਰਥ, ਸੋਧਣਾ ਲੈ ਸਕਦੇ ਆਂ ਆਪਾਂ। ਜ਼ਿਆਦਾਤਰ ਇਹੇ ਸਾਨੂੰ Math ਦੇ ਵਿੱਚ ਠੀਕ ਆ ਜੀ Math ਦੇ ਲਈ ਸਭ ਤੋਂ best ਆਪਾਂ ਇਸਨੂੰ ਮੰਨ ਸਕਦੇ ਆਂ। Math, Science ਦੇ ਲਈ। ਫਿਰ ਇਸ ਤੋਂ ਬਾਅਦ ਹੈ ਜੀ, ਸਿੱਖਣ ਦਾ Classical conditioning ਸਿਧਾਂਤ ਕਿਸਨੇ ਦਿੱਤਾ। Thorndike ਨੇ ਦਿੱਤਾ Skinner ਨੇ ਦਿੱਤਾ Pavlov ਨੇ ਦਿੱਤਾ ਨੇ ਦਿੱਤਾ। ਇਹੇ ਸਾਰੇ ਜਿਹੜੇ ਕੁੱਤੇ, ਬਿੱਲਿਆਂ ਆਲੇ, ਚੂਹਿਆਂ ਆਲੇ ਸਿਧਾਂਤ ਨੇ ਨਾ, ਆਪਾਂ ਨੂੰ ਨੇ ਦਿੱਤੇ ਸੀ। ਉਹ class ਦਾ link ਮੈਂ ਤੁਹਾਨੂੰ description ਚ ਕਿਤੇ ਵੀ ਦੇ ਦੇਊਂਗਾ ਠੀਕਾ ਜੀ, ਆਪਣਾ ਸਿੱਧਾ channel ਤੇ ਜਾਇਓ ਤੁਸੀਂ। playlist ਬਣੀ ਹੋਈ ਆ ਪੂਰੀ। ਉਸ playlist ਦੇ ਵਿੱਚ ਤੁਹਾਨੂੰ

ਤਾਂ Classical Conditioning ਦਾ ਜਿਹੜਾ ਸਿਧਾਂਤ ਸੀ ਇਹੇ Pavlov ਨੇ ਦਿੱਤਾ ਸੀ। optionC ਆ ਜਿਹੜਾ ਇਹੇ ਸਾਡਾ right answer ਹੋ ਜਾਵੇਗਾ। ਇਸ ਤੋਂ ਬਿਨਾਂ conditioning ਸਿਧਾਂਤ ਤੋਂ ਬਿਨਾਂ ਜਿਵੇਂ conditioning series ਨੇ, ਉਹਦੇ ਵਿੱਚਦ

ਪ੍ਰਤੀਕਿਰਿਆ, ਅਨੁਕਿਰਿਆ ਦੀ ਗੱਲ ਕੀਤੀ ਜਾਂਦੀ ਆ। ਦੀ ਵੀ ਇਸਦੇ ਵਿੱਚ ਗੱਲ ਕੀਤੀ ਜਾਂਦੀ ਆ। ਤਾਂ ਇਸਤੋਂ ਬਿਨਾਂ ਜੇਕਰ ਆਪਾਂ discuss ਕਰੀਏ, ਇਥੇ ਹੋਰ ਨਾਮ ਵੀ ਆਏ ਨੇ। ਇਹਦੇ ਜਿਵੇਂ ਕਿ Thorndike

ਤਾਂ ਇਸ ਚੀਾਜ਼ ਨੂੰ ਜ਼ਰੂਰ ਰੱਖਿਓ। ਤਾਂ ਇਥੇ ਗੱਲ ਆ ਜਿਹੜੀ Classical ਦੀ Classical Conditioning ਸਿਧਾਂਤ ਤਾਂ Pavlov ਦਾ ਨਾਮ ਆ ਜਾਂਦਾ। ਪਰ ਜਦੋਂ ਇਥੇ ਕਰਦੇ ਆਂ ਗੱਲ ਇਹੇ Conditioning ਸਿਧਾਂਤ ਜਦੋਂ ਇਹੇ ਗੱਲ ਕਰਦੇ ਆਂ Operant ਅਹ Operant Conditioning theory ਫਿਰ Conditioning theory ਜਾਂ ਫਿਰ ਕਹਿ ਦਿਨੇ ਆਂ instrumental instrumental Instrumental Conditioning theory Instrimental Conditioning theory ਦੀ ਗੱਲ ਕਰਦੇ ਆਂ। Operant Conditioning theory ਦੀ ਗੱਲ ਕਰਦੇ ਆਂ, ਤਾਂ ਉਥੇ ਨਾਮ ਆ ਜਾਂਦਾ ਜੀ। Skinner ਦਾ ਠੀਕ ਐ ਜੀ। Skinner ਜਿਹੜਾ ਇਹੇ reinforcement ਦੀ ਗੱਲ ਕਰਦੈ, ਭਾਵ ਕਿ ਪੁਨਰ ਦੀ ਗੱਲ ਕਰਦੈ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ number ਅੱਠ। ਵਾਧੇ ਤੇ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਤੱਤਾਂ ਨੂੰ ਸੁਣੋ। ਉਮਰ, ਵਾਤਾਵਰਣ, ਵਿਰਸਾ ਜਾਂ ਉਪਰੋਕਤ ਸਾਰੇ simple ਜੇ question ਆ, ਉਮਰ ਵੀ ਪ੍ਰਭਾਵਿਤ ਕਰਦੀ ਆ।

ਮੁੱਖ ਕਿੰਨੇ ਖੰਡ ਹਨ। ਕੁੱਲ ਕਿੰਨੇ ਖੰਡ ਹਨ? ਪੰਜਵੇ-ਪੰਜਵੇਂ, ਚਾਰਵੇਂ, ਛੇਵੇਂ। ਇਸ ਦੇ ਵਿੱਚ right answer ਹੋਵੇਗਾ ਆਪਣਾ option B ਇਸ ਤੇ main ਤਾਂ ਤਿੰਨ ਭਾਗਾਂ ਦੇ ਵਿੱਚ ਜਿਹੜੇ ਨੇ ਉਹੋ ਵਿਭਾਜਿਤ ਆ। ਠੀਕ ਆ ਜੀ। ਇਹੇ ਤਿੰਨ ਭਾਗ ਕਿਹੜੇ-ਕਿਹੜੇ ਨੇ, ਇਹ ਸਮਝਣਾ ਵੀ ਥੋੜ੍ਹਾ important ਹੋ ਜਾਂਦਾ। ਤਾਂ ਇਨ੍ਹਾਂ ਦੇ ਵਿੱਚੋਂ Bloom ਆ ਜਿਹੜਾ, ਉਹ ਇੱਕ ਤਾਂ ਗੱਲ ਕਰਦਾ ਇਹੇ ਗੱਲ ਕਰਦਾ ਦੀ। ਇਸ ਤੋਂ ਬਿਨਾਂ ਇੱਕ ਗੱਲ ਕਰਦਾ ਇਹੇ Psychomotor ਦੀ। ਠੀਕ ਆ ਜੀ। ਤਾਂ ਇਸ ਤਰੀਕੇ ਦੇ ਨਾਲ ਇਹੇ ਗੱਲਾਂ ਕਰਦਾ ਅਲੱਗ-ਅਲੱਗ, ਠੀਕ ਆ ਜੀ। ਉਹ ਆਪਾਂ ਕਦੇ detailed video ਆਉਣ ਵਾਲੀ ਆ ਆਪਣੇ channel ਦੇ ਉੱਤੇ ਠੀਕ ਆ ਜੀ। ਅੱਜ ਹੀ channel ਨੂੰ ਕਰ ਲਓ ਜੀ subscribe ਤਾਂ ਕਿ ਤੁਹਾਨੂੰ ਉਥੇ videos ਜਿਹੜੀਆਂ ਉਹੋ ਮਿਲਦੀਆਂ ਰਹਿਣ। ਜੇਕਰ ਬੱਚੇ ਦੀ ਉਮਰ ਚੌਦਾ। ਮਾਨਸਿਕ ਉਮਰ ਆ ਜਿਹੜੀ ਉਹੋ ਚੌਦਾਂ ਤਾਂ ਲਿਖੋ direct question ਆਗਿਆ ਜੀ ਉਹਦੇ ਤੇ ਮਾਨਸਿਕ ਉਮਰ ਆ ਜਿਹੜੀ ਉਹੋ ਚੌਦਾਂ ਤੇ ਵਾਸਤਵਿਕ ਉਮਰ ਆ ਜਿਹੜੀ ਉਹੋ ਤੇਰ੍ਹਾਂ, ਤਾਂ ਉਸਦਾ ਬੱਧੀ ਅੰਕ ਯਾਨੀ ਕਿ IQ ਕਿੰਨਾ ਹੋਏਗਾ। ਤਾਂ IQ ਜਿਹੜਾ ਕਿ intelligence quotient ਆ ਆਪਾਂ ਨੇ find out ਕਰਨਾ। ਇਸਦੇ ਲਈ ਮੈਂ ਤੁਹਾਨੂੰ ਇੱਕ formula ਜਿਹੜਾ ਉਹ ਪਹਿਲਾਂ ਦੱਸ ਚੁੱਕਿਆਂ। formula ਕੀ ਆਖਦਾ M. A, M. A ਦਾ ਕੀ meaning ਆ, ਮਾਨਸਿਕ ਉਮਰ। ਠੀਕ ਆ ਜੀ mental age ਤੇ ਵਾਸਤਵਿਕ ਉਮਰ ਲਈ ਅਸੀਂ ਆਖਦੇ ਆਂ chronological age ਯਾਨੀ ਕਿ CA into ਹੁੰਦਾ ਇਹੇ hundred ਤਾਂ ਇਸ ਤਰੀਕੇ ਦੇ ਨਾਲ ਜਿਹੜਾ ਆਪਾਂ ਕਰਾਂਗੇ, ਉਪਰ ਲਿਖਾਂਗੇ ਆਪਾਂ ਚੌਦਾਂ ਨੂੰ ਤੇ ਨੀਚੇ ਲਿਖਾਂਗੇ ਆਪਾਂ ਤੇਰ੍ਹਾਂ ਨੂੰ ਤੇ ਇਹਨੂੰ multiply ਕਰਾਂਗੇ ਆਪਾਂ hundred ਦੇ ਨਾਲ ਤਾਂ ਇਹੇ ਸਾਰੀ multiply ਚੌਦਾਂ ਸੌ divide by ਤੇਰ੍ਹਾਂ ਬਣਜੂ ਗਾ। ਤਾਂ ਇੱਕ ਸੌ ਸੱਤ point ਉਨ੍ਹੱਤਰ। ਇਹੇ ਸਾਡਾ ਜਿਹੜਾ right answer ਆਜੂਗਾ option B ਠੀਕ ਆ ਜੀ। ਇੱਕ ਵਾਰ ਕਰਕੇ ਦੇਖ ਲਿਓ। ਠੀਕਾ। ਤਾਂ mental age ਨੂੰ divide ਕਰਨਾ ਹੁੰਦਾ chronological age ਦੇ ਨਾਲ, ਤੇ multiply ਕਰਨਾ ਹੁੰਦਾ ਆਪਾਂ ਨੇ hundred ਦੇ ਨਾਲ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ number ਗਿਆਰ੍ਹਾਂ। ਹੇਠ ਲਿਖਿਆਂ ਵਿੱਚੋਂ ਕਿਹੜੇ ਬੱਚੇ ਦੀ। ਮਨੋਕਿਰਿਆਤਮਕ ਗਤੀਵਿਧੀ ਨਹੀਂ ਹੈ। ਇੱਥੇ ਇੱਕ ਅਹ ਸ਼ਬਦ ਨਾਲ ਹੋਰ ਲਿਖ ਦਿਨੇ ਆਂ। easy ਹੋਜੂ ਗਾ ਸਮਝਣਾ। ਗੱਲ ਕੀਤੀ ਹੋਈ ਆ ਇਥੇ Psychomotor skill ਦੀ। Psychomotor activity ਦੀ ਗੱਲ ਕੀਤੀ ਗਈ ਆ।

ਇਨ੍ਹਾ ਦੇ ਵਿੱਚੋਂ ਤਿੰਨ ਨੇ ਜਿਹੜੀਆਂ ਉਹੋ Psychomotor activities ਹੈਗੀਆਂ ਨੇ। ਇੱਕ ਆ ਜਿਹੜੀ ਉਹੋ ਨਹੀਂ ਹੈਗੀ। ਤਾਂ ਸੋਚਣਾ, ਲਿਖਣਾ, ਖੇਡਣਾ, ਉਛਲਣਾ। ਚਾਰਾਂ ਦੇ ਵਿੱਚੋਂ ਵੈਸੇ ਹੀ ਲਗਾਓ। ਕੀ ਚੀਜ਼ ਅਲੱਗ ਲੱਗ ਰਹੀ ਆ ਤੁਹਾਨੂ। ਮਤਲਬ ਕਿ ਜਦੋਂ ਕੋਈ ਲਿਖ ਰਿਹਾ ਤਾਂ ਉਸਦੇ ਹੱਥ ਵਿੱਚ ਸ਼ਾਮਲ ਨੇ, ਉਸਦੀਆਂ ਮਾਸ਼ਪੇਸ਼ੀਆਂ ਵਿੱਚ ਸ਼ਾਮਲ ਨੇ। ਮਤਲਬ ਇਥੇ ਮਾਸ਼ਪੇਸ਼ੀਆਂ ਸ਼ਾਮਲ ਨੇ। ਖੇਡਣ ਦੇ ਵਿੱਚ ਵੀ ਸ਼ਾਮਲ ਹੈਗੀਆਂ ਨੇ ਮਾਸ਼ਪੇਸ਼ੀਆਂ। ਕੋਈ doubt ਨੀਂ ਠੀਕ ਆ ਜੀ।

ਠੀਕ ਆ। ਤਾਂ ਇਹੇ ਜਿਹੜਾ option A ਆ, ਇਹ ਮਨੋਵਿਗਿਆ ਅਹ ਮਨੋਕਿਰਿਆਤਮਕ ਗਤੀਵਿਧੀ ਨਹੀਂ ਆ। ਯਾਨੀ ਕਿ Psychomotor skill ਕਹਿ ਲੋ Psychomotor activity ਇਸ ਚ ਸ਼ਾਮਲ ਨਹੀਂ ਐ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ number ਬਾਰ੍ਹਾਂ। Vygotsky ਦੇ ਅਨੁਸਾਰ ਬੱਚਾ ਸਿੱਖਦਾ। ਕਿਸ ਚੀਜ਼ ਤੋਂ ਸਿਖਦਾ। Vygotsky ਆ ਜਿਹੜਾ ਇਹੇ ਕੀ ਆਖਦਾ, ਕਹਿੰਦਾ ਅਨੁਕਰਨ ਕਰਕੇ ਸਿੱਖਦਾ ਜਾਂ ਬਾਲਗਾਂ ਤੇ ਸਾਥੀਆਂ ਨਾਲ ਸ਼ਮੂਲੀਅਤ ਕਰਕੇ ਸਿੱਖਦਾ। ਜਾਂ ਫਿਰ ਉਮਰ ਵਧਣ ਦੇ ਨਾਲ ਸਿੱਖਦਾ ਜਾਂ ਪਰਿਪੱਕ ਹੋ ਕੇ ਸਿੱਖਦਾ। ਇਹ ਜਿਹੜਾ Vygotsky ਆ, ਇਹੇ ਗੱਲ ਕਰਦਾ ਜੀ, ਸ਼ਮੂਲੀਅਤ ਦੀ। ਤਾਂ option B ਜਿਹੜੀ ਸਾਡਾ right answer ਹੋ ਜਾਵੇਗਾ। ਤਾਂ ਇਹ

ਇਸ ਤੋਂ ਬਿਨਾਂ ਹੋਰ ਕੀ ਹੋ ਸਕਦਾ। ਬੱਚਿਆਂ ਨੂੰ ਨੈਤਿਕ ਸਿੱਖਿਆ ਦੇਣਾ। ਸਿਰਫ਼ ਨੈਤਿਕ ਸਿੱਖਿਆ ਕਾਫ਼ੀ ਨਹੀਂ ਹੈਗੀ। ਬੱਚਿਆਂ ਨੂੰ ਪੂਰੀ ਤਰ੍ਹਾਂ ਵਿਹਲੇ ਕਰ ਦੇਣਾ, ਬਿਲਕੁਲ ਹੀ negative point ਆ ਇਹ ਤਾਂ। ਬੱਚਿਆਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣਾ। ਇਹੇ ਆਪਾਂ ਬਾਲ ਕੇਂਦਰਤ ਸਿੱਖਿਆ ਸ਼ਾਸਤਰ ਦਾ ਅਰਥ ਕਹਿ ਸਕਦੇ ਆਂ। ਇਥੇ ਗੱਲ ਕੀਤੀ ਗਈ ਆ ਜੀ Child-centered pedagogy ਦੀ, ਤਾਂ Child-centered pedagogy ਆ ਜਿਹੜੀ, ਹੁਣ ਤੁਸੀਂ ਦੇਖੋ ਅਧਿਆਪਕ ਪੜ੍ਹਾ ਰਿਹਾ।

ਵਿਦਿਆਰਥੀ ਦੇ ਲਈ children ਦੇ ਲਈ ਅਪਣਾਏ ਨੇ। ਠੀਕ ਆ ਤਾਂ child centered ਕੀ ਹੋਗੀ ਇਹੇ education ਹੋਗੀ। ਤਾਂ child centered education ਕਹਿ ਲੋ child centered method child centered enviornment ਬਣਾਉਣਾ ਪਵੇਗਾ ਤਾਂ ਇਸ ਤਰੀਕੇ ਦੇ ਨਾਲ ਬਾਲ ਕੇਂਦਰਤ ਦਾ meaning ਇਹ ਆ ਵੀ, ਸਭ ਕੁਸ਼ ਬੱਚੇ ਦੇ ਅਨੁਸਾਰ ਹੋਵੇ ਤਾਂ ਸਭ ਕੁਸ਼ ਬੱਚੇ ਦੇ ਅਨੁਸਾਰ ਕਰਨ ਲਈ ਕੀ ਕਰਨਾ ਪਊਗਾ। ਬੱਚੇ ਨੂੰ ਵਿੱਚ ਸ਼ਾਮਲ ਕਰਵਾਉਣਾ ਜ਼ਰੂਰੀ ਆ। ਤਾਂ ਇਹ ਚੀਜ਼ ਨੂੰ ਅਸੀਂ ਨੇ ਯਕੀਨੀ ਬਣਾਉਣਾ ਕਿ ਬੱਚੇ ਦੀ ਸ਼ਮੂਲੀਅਤ ਵਿੱਚ ਹੋਵੇ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ number ਚੌਦਾਂ। ADHD ਦਾ ਮਤਲਬ ਤਾਂ ADHD ਦਾ ਮਤਲਬ ਆਪਾਂ ਦੱਸਣਾ ਕਿ ਬੋਲਣ ਵਾਲੇ, ਬੋਲਣ ਦੇ ਵਿੱਚ ਮੁਸ਼ਕਿਲ ਵਾਲੇ ਬੱਚੇ। ADHD ਦਾ ਕੀ ਇਹ ਹਿੱਸਾ ਹੈਗੇ ਨੇ, ਜਾਂ ਫਿਰ ਸੁਣਨ ਦੀ ਕਮੀ ਵਾਲੇ ਬੱਚੇ। ਤੇ ਧਿਆਨ ਦੇ ਵਿਕਾਰ ਵਾਲੇ ਬੱਚੇ, ਦ੍ਰਿਸ਼ਟੀਹੀਣਤਾ ਵਾਲੇ ਬੱਚੇ, ਤਾਂ ਇਸ ਦੇ ਵਿੱਚ right answer ਹੋ ਜਾਵੇਗਾ ਜੀ, ਆਪਣਾ optionC option C ਆ ਜਿਹੜਾ, ਬਿਲਕੁਲ right ਆ ਜੀ। ਇਸ ਦੇ ਵਿੱਚ ਗੱਲ ਕੀਤੀ ਗਈ ਆ ਧਿਆਨ ਦੇ ਵਿਕਾਰ ਦੀ। ਮਤਲਬ ਕਿ ਧਿਆਨ ਦੇ ਵਿੱਚ ਉਹੋ ਅਯੋਗ ਆ, ਥੋੜ੍ਹੀ ਬਹੁਤ ਉਹਨੂੰ ਦਿੱਕਤ ਆ ਹਨਾ। ਤਾਂ ਜਦੋਂ attention ਦੀ ਗੱਲ ਕੀਤੀ ਜਾਵੇ। ਤਾਂ ਉਥੇ ADHD ਨੂੰ ਅਸੀਂ select ਕਰ ਲਵਾਂਗੇ। ਇਹ ADHD ਐ, ਇਹੇ ਤੁਹਾਨੂੰ detailed video ਮਿਲੇਗੀ। ਇਸਦੇ ਵਿੱਚ ਸਾਰੇ disorder ਮਿਲਦੇ ਆ ਜੋ ਆਪਾਂ discuss ਕਰ ਚੁੱਕੇ ਆਂ। ਇੱਕ ਦਿੱਕਤ ਬਹੁਤ ਆ ਰਹੀ ਆ। ਮੈਂ ਇਹੇ ਕਹਿ ਤਾਂ ਦਿਨਾਂ ਮੂੰਹੋਂ ਨਿਕਲ ਜਾਂਦਾ ਵੀ ਉਹੋ video ਦੇਖ ਲਿਓ। ਉਹ ਲੱਭ ਪਤਾ ਨੀਂ ਕਿਉਂ ਨੀਂ ਰਹੀ ਕਿਸੇ ਨੂੰ। channel ਦੇ ਉੱਤੇ ਹੀ ਪਈ ਆ। playlist ਦੇ ਵਿੱਚ ਪਈ ਆ। ਤਾਂ ਉਹੋ ਜ਼ਰੂਰ ਜਾ ਕੇ ਦੇਖੋ disorder search ਕਰਲੋ disorders ਬਾਰੇ study factors ਤਾਂ ਵੀ ਆਜੂ ਗੀ। ADHD ਤਾਂ ADHD ਦੀ full form ਹੈ ਜੀ Attention Deficit Hyperactivity disorder ਠੀਕ ਆ ਜੀ, ਤਾਂ ਇਸਦੇ ਵਿੱਚ ਗੱਲ ਕੀਤੀ ਜਾਂਦੀ ਆ ਵੀ, ਬੱਚਾ ਜਿਹੜਾ ਉਸਦਾ ਜਿਹੜਾ ਧਿਆਨ ਆ ਉਸਦੇ ਵਿੱਚ ਕੋਈ ਦਿੱਕਤ ਆ ਹਨਾ। ਧਿਆਨ ਦੇ ਵਿੱਚ ਵਿਕਾਰ ਦੀ ਗੱਲ ਆ। ਮਤਲਬ ਕਿ ਕਿਸੇ ਤਰ੍ਹਾਂ ਦੀ ਅਯੋਗਤਾ ਇੱਕ disorder ਆ ਇਹੇ attention ਦੇ ਨਾਲ। ਮਤਲਬ ਉਹਦੀ attention ਇੱਕ ਥਾਂ ਤੇ ਇਕਾਗਰਤਾ ਨਹੀਂ ਹੈਗੀ। ਉਸਦਾ ਧਿਆਨ ਜਿਹੜਾ ਭਟਕ ਰਿਹਾ, ਇਧਰ-ਉਧਰ।

ਮੁਕਾਬਲੇ ਵਾਲੇ ਹੋਣਾ ਚਾਹੀਦਾ, ਤੁਲਨਾਤਮਕ ਹੋਣਾ ਚਾਹੀਦੈ, ਸਮਾਵੇਸ਼ੀ ਅਤੇ ਸਹਿਯੋਗੀ ਹੋਣਾ ਚਾਹੀਦਾ। ਜਾਂ ਫਿਰ ਵਾਲਾ ਹੋਣਾ ਚਾਹੀਦਾ। ਮੁਕਾਬਲੇ ਵਾਲਾ ਨਹੀਂ। ਉਨ੍ਹਾਂ ਨੂੰ ਆਪਾਂ ਕੋਈ competitor ਥੋੜ੍ਹੀ ਬਣਾ ਰਹੇ ਆਂ। ਉਹਨੂੰ ਤਾਂ ਆਪਾਂ ਨੇ ਸਿਖਾਉਣਾ। ਤੁਲਨਾਤਮਕ, ਬਿਲਕੁਲ ਨੀਂ ਹੋ ਸਕਦਾ। negative point ਆ। ਤਲਨਾ ਤਾਂ ਕਰਨੀਂ ਨੀਂ ਵੀ ਇਹੇ ਵਧੀਆ, ਇਹੇ ਬੇਕਾਰ ਆ। ਤੁਲਨਾ ਨਹੀਂ ਕਰਨੀਂ। ਸਮਾਵੇਸ਼ੀ ਅਤੇ ਸਹਿਯੋਗੀ best ਹੋ ਸਕਦਾ option ਇਸ ਤੋਂ ਬਿਨਾਂ ਇੱਕ option ਹੋਰ ਸੀ ਇਹਦੇ ਵਿੱਚ ਕਿ ਹਾਸੇ-ਠੱਠੇ ਵਾਲਾ। ਆਪਾਂ ਉਹਨੂੰ ਯੋਗ ਬਣਾਉਣ ਵਾਸਤੇ ਦਾਖਲਾ ਭਰਦੇ ਆਂ ਬੱਚੇ ਦਾ। ਉਨ੍ਹਾਂ ਨੂੰ ਆਪਾਂ ਨੇ ਕੁਝ ਸਿਖਾਉਣਾ। ਉਹੋ ਸਿਖਾਇਆ ਕਿਵੇਂ ਜਾਊਗਾ। ਸਮਾਵੇਸ਼ੀ ਅਤੇ ਸਹਿਯੋਗ ਦੇ ਕੇ ਸਮਾਵੇਸ਼ੀ ਦਾ ਮਤਲਬ ਆ inclusive

ਸਮਾਵੇਸ਼ੀ ਤੇ ਸਹਿਯੋਗ ਵੱਲ ਧਿਆਨ ਦੇਣਾ ਪਵੇਗਾ। ਦੇਖਣ ਅਤੇ ਸੁਣਨ ਨਾਲ ਸਬੰਧਤ ਸਹਾਇਕ ਸਾਧਨ ਹੈ। ਆਪਾਂ ਨੇ ਇਥੇ ਗੱਲ ਸਮਝੋ। ਦੇਖਣ ਤੇ ਸੁਣਨ। ਮਤਲਬ ਕਿ ਦੋਨੇ ਚੀਜ਼ਾਂ ਜਿੱਥੇ ਸ਼ਾਮਲ ਹੋਣ Radio radio ਨੂੰ ਅਸੀਂ ਸੁਣ ਸਕਦੇ ਆਂ। ਦੇਖ ਨੀਂ ਨਾਹ ਸਕਦੇ ਆਪਾਂ ਉਹਦੇ ਚ ਕੁਸ਼। black board ਨੂੰ ਦੇਖਿਆ ਜਾ ਸਕਦਾ। black board ਬੋਲ ਥੋੜ੍ਹੀ ਰਿਹਾ। black board ਦੇ ਉੱਤੇ ਆਪਾਂ ਕੋਈ ਚੀਜ਼ ਲਿਖ ਕੇ ਆਪਾਂ ਉਹਨੂੰ ਦੇਖ ਸਕਦੇ ਆਂ। ਇਸ ਤੋਂ ਬਿਨਾਂ chart chart ਨੂੰ ਦੇਖਿਆ ਜਾ ਸਕਦਾ chart ਬੋਲੇਗਾ ਨੀਂ। ਇਸ ਤੋਂ ਬਿਨਾਂ video ਰਹਿਗੀ। ਠੀਕ ਆ ਜੀ। ਤਾਂ ਇਹੇ ਇੱਕ Aids Att aid ਦੇ ਵਿੱਚ ਸ਼ਾਮਲ ਆ। Aids ਨਿਕਲ ਗਿਆ ਮੂੰਹ ਚੋਂ। teaching aid ਆ, ਇਹੇ ਜੀ ਇੱਕ। ਆਪਾਂ ਮਤਲਬ ਕੋਈ ਕੀ ਕਰੇਗਾ। ਜਿਹੜਾ teacher ਆ ਉਹੋ ਕੋਈ ਇੱਕ ਚੀਜ਼ ਦੀ ਵੀਡੀਓ ਦਿਖਾ ਸਕਦਾ। ਜਿਵੇਂ ਉਹੋ ਕਿਸੇ, ਯੁੱਧ ਬਾਰੇ ਦੱਸ ਰਿਹਾ ਹੋਵੇ। ਉਸ ਤੋਂ ਬਿਨਾਂ ਕਿਸੇ ਦੀ ਜੀਵਨੀ ਸੁਣਾ ਰਿਹਾ ਹੋਵੇ, ਪੜ੍ਹਾ ਰਿਹਾ ਹੋਵੇ। ਤਾਂ ਉਹੋ ਉਸਦੀ video ਦਿਖਾ ਸਕਦਾ। ਠੀਕਾ Biography ਨਾਲ related ਉਸਦੀ video ਦਿਖਾਈ ਜਾ ਸਕਦੀ ਆ, ਜਿਸ ਦੇ ਵਿੱਚ ਬੱਚਾ ਦੇਖੇਗਾ ਵੀ ਤੇ ਸੁਣੇਗਾ ਵੀ। ਇਸ ਤੋਂ ਬਿਨਾਂ ਬਾਕੀ options ਜਿਹੜੀ ਉਹੋ ਨਹੀਂ ਹੈਗੀਆਂ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ number ਸਤਾਰਾਂ। ਚੰਗੀ ਪਾਠ ਯੋਜਨਾ ਦਾ ਔਗੁਣ ਕੀ ਆ। ਔਗੁਣ ਦੱਸਣਾ ਆਪਾਂ ਨੇ। ਲਚਕਦਾਰ। ਚੰਗੀ ਪਾਠ ਯੋਜਨਾ ਦਾ meaning ਕੀ ਆ ਕਿ lesson plan ਠੀਕ ਆ ਜੀ। ਤਾਂ lesson planning ਆ ਜਿਹੜੀ ਉਹੋ ਵਧੀਆ। ਠੀਕ ਆ ਤਾਂ ਉਸਦੇ ਵਿੱਚ ਔਗੁਣ ਕੀ ਆ। ਚੋਂ। ਲਚਕਦਾਰ ਹੋ ਸਕਦੀ ਆ, ਇਹ ਤਾਂ ਗੁਣ ਆ। ਮਤਲਬ ਹੋ ਸਕਦਾ ਵੀ ਸਮੇਂ ਦੇ ਅਨੁਸਾਰ ਕੋਈ ਚੀਜ਼ ਇਧਰ-ਉਧਰ ਕਰਨੀਂ ਪੈਗੀ। ਲਚਕਦਾਰ ਹੋਣੀ ਚਾਹੀਦੀ ਆ। ਹੋਏਗੀ, ਕੋਈ ਦਿੱਕਤ ਨੀਂ। ਸਪੱਸ਼ਟਤਾ। ਇਹ ਤਾਂ main ਗੁਣ ਆ। ਸਪੱਸ਼ਟਤਾ ਹੋਣੀ ਜ਼ਰੂਰੀ ਆ। ਔਗੁਣ ਆ ਜਿਹੜਾ ਉਹੋ ਅਸਪੱਸ਼ਟਤਾ ਹੋਏਗੀ, ਜੇਕਰ ਕਿਸੇ teacher ਨੇ ਕਾਰਜ-ਯੋਜਨਾ ਬਣਾ ਵੀ ਲਈ ਆ, action plan ਬਣਾ ਵੀ ਲਈ ਆ। ਤੇ ਉਸਦੇ ਵਿੱਚ ਅਸਪੱਸ਼ਟਤਾ। ਉਹਨੂੰ ਆਪ ਹੀ ਸਪੱਸ਼ਟ ਨੀਂ ਹੈਗਾ, ਵੀ ਮੈਂ ਇਹਨੂੰ ਐਵੇਂ ਪੜ੍ਹਾਊਂਗਾ, ਤਾਂ ਉਹ ਚੀਜ਼ ਕਿਤੇ ਨਾ ਕਿਤੇ ਦਿੱਕਤ ਲਾਊਗੀ ਤਾਂ ਇਹੇ potion D ਸਾਡਾ right answer ਹੋ ਜਾਵੇਗਾ। ਸਪੱਸ਼ਟਤਾ ਤੋਂ ਕੀ ਭਾਵ ਆ। ਮਤਲਬ ਕਿ ਜੇਕਰ ਆਪਾਂ ਕਹੀਏ, ਪੜ੍ਹਨ ਕੌਸ਼ਲ ਆ ਜਿਹੜੀ, ਉਹਦੇ ਚ ਸਪੱਸ਼ਟਤਾ ਹੋਣੀ ਚਾਹੀਦਾ ਆ, ਆਪਾਂ ਕਹਿ ਦਿਨੇ ਆਂ। ਤਾਂ ਸਪੱਸ਼ਟਤਾ ਦਾ meaning ਕੀ ਆ। ਹਰ ਸ਼ਬਦ ਆ ਜਿਹੜਾ ਉਹੋ, ਇਕੱਲਾ-ਇਕੱਲਾ ਤੇ ਸ਼ੁੱਧ ਬੋਲਿਆ ਜਾਵੇ। ਹਰ ਸ਼ਬਦ ਇਕੱਲਾ-ਇਕੱਲਾ ਅਤੇ ਸੁੰਦਰ ਲਿਖਿਆ ਜਾਵੇ। ਹਰ ਸ਼ਬਦ ਇਕੱਲਾ-ਇਕੱਲਾ ਤੇ ਚੰਗੀ ਤਰ੍ਹਾਂ ਸੁਣਿਆ ਜਾਵੇ। ਹਰ ਸ਼ਬਦ ਸਾਰੇ, ਸਾਰੇ ਸ਼ਬਦ ਇਕੱਠੇ ਹੀ ਸਮਝੇ ਜਾਣ। ਇਹ ਚੀਜ਼ ਕੋਈ ਗੱਲ ਬਣੀ ਨੀਂ। ਠੀਕਾ ਜੇ ਸਾਰੇ ਸ਼ਬਦਾ ਇਕੱਠੇ ਹੀ ਸਮਝੇ ਜਾਣ। ਇਹੀ ਚੌਥੀ option ਆ। ਤਾਂ ਇਨ੍ਹਾਂ ਦੇ ਵਿੱਚੋਂ ਜਿਹੜਾ right answer ਆ। ਦੇਖੋ ਆਪਾਂ ਗੱਲ ਕਰ ਰਹੇ ਆਂ ਜੀ, ਪੜ੍ਹਨ ਕੌਸ਼ਲ ਦੀ। ਪੜ੍ਹਨ ਕੌਸ਼ਲ ਦੇ ਵਿੱਚ ਵਿਦਿਆਰਥੀ ਕਿ ਕਰ ਰਿਹਾ, ਪਹਿਲਾਂ ਤਾਂ ਉਹੋ ਦੇਖ। ਰਿਹਾ। ਦੇਖ ਕੇ, ਉਹੋ ਸ਼ਾਇਦ ਕੁਸ਼ ਸੁਣ ਵੀ ਰਿਹਾ ਹੋਵੇ। ਠੀਕਾ ਜੇ ਆਪਾਂ ਪੜ੍ਹਨ ਕੌਸ਼ਲ ਅਹ ਅੱਗੇ discuss ਕਰਾਂਗੇ ਉਹ ਤਾਂ। ਇਥੇ ਤਾਂ ਇਨ੍ਹਾਂ ਨੇ ਪੜ੍ਹਨ ਦਾ simple ਮਤਲਬ reading ਤੋਂ ਹੀ ਲਿਆ। ਠੀਕਾ ਤਾਂ ਪੜ੍ਹ ਅਹ ਰਿਹਾ।

ਕਿ ਹਰੇਕ ਸ਼ਬਦ ਨੂੰ ਉਹੋ ਇਕੱਲਾ-ਇਕੱਲਾ ਬੋਲੇ। ਤੇ ਮਤਲਬ ਸ਼ੁੱਧ ਬੋਲੇ। ਠੀਕ ਆ ਤਾਂ ਬੋਲਣ ਨਾਲ ਸਬੰਧਤ ਆਪਾਂ ਕਹਿ ਸਕਦੇ ਆਂ। ਠੀਕ ਆ ਜੀ। ਪੜ੍ਹਨ ਕੌਸ਼ਲ ਦੇ ਵਿੱਚ ਉਚਾਰਨ ਆ ਜਾਂਦਾ। ਉਚਾਰਨ ਇਸਦਾ ਹੱਸਾ ਹੋ ਸਕਦਾ। ਤਾਂ ਇਹੇ ਬੋਲਣ ਨਾਲ ਸਬੰਧਤ ਹੋ ਸਕਦੀ ਆ। ਤਾਂ ਇਕੱਲ-ਇਕੱਲਾ ਸ਼ਬਦ ਆ ਜਿਹੜਾ ਉਸਨੂੰ ਸ਼ੁੱਧ ਬੋਲਿਆ ਜਾਵੇ। ਤਾਂ ਇਹ ਪੜ੍ਹਨ ਕੌਸ਼ਲ ਦੇ ਵਿੱਚ ਸਪੱਸ਼ਟਤਾ ਦਾ ਇਹੇ meaning ਆ। ਇਸ ਤੋਂ ਬਿਨਾਂ ਬਾਕੀ option ਆਪਾਂ discuss ਕਰਦੇ ਆਂ। ਸੁੰਦਰ ਲਿਖਿਆ ਜਾਵੇ। ਲਿਖਣ ਵਾਲਾ ਕੌਸ਼ਲ ਤਾਂ develop ਹੀ ਬਾਅਦ ਦੇ ਵਿੱਚ ਹੋਊ ਪੜ੍ਹਨ ਤੋਂ। ਠੀਕਾ। ਤਾਂ ਲਿਖਣ ਨਾਲ ਕੋਈ ਸਬੰਧ ਨੀਂ ਪੜ੍ਹਨ ਦਾ। ਇਸ ਤੋਂ ਬਿਨਾਂ ਜੇਕਰ ਆਪਾਂ ਗੱਲ ਕਰੀਏ, ਚੰਗੀ ਤਰ੍ਹਾਂ ਸੁਣਿਆ ਜਾਵੇ। ਠੀਕ ਆ ਜੀ। ਤਾਂ ਸੁਣਨ, ਸੁਣਨ ਦਾ ਸਬੰਧ ਆਪਾਂ ਬੋਲਣ ਨਾਲ ਕਹਿ ਸਕਦੇ ਸੀ।

next ਹੈਗਾ ਜੀ, ਪ੍ਰਸ਼ਨ number ਉਨੀ। ਤੇਜ਼ ਵਾਚਣ ਲਈ ਸਭ ਤੋਂ ਉੱਤਮ ਕੀ ਆ। ਉੱਚੀ ਪਾਠ, ਸ਼ੁੱਧ ਆਵਾਜ਼, ਮੌਨ ਵਾਚਨ ਜਾਂ ਫਿਰ ਲਗਾ-ਮਾਤਰਾਵਾਂ ਛੱਡ ਕੇ ਪੜ੍ਹਨਾ। ਇਹਦੇ ਵਿੱਚ ਜਿਹੜੇ negative point ਨੇ, ਉਨ੍ਹਾਂ ਨੂੰ ਹਟਾਉਂਦੇ ਵਗੀ ਜਾਇਆ ਕਰੋ। ਲਗਾ-ਮਾਤਰਾਵਾਂ ਛੱਡ ਕੇ ਪੜ੍ਹਨਾ। ਕੋਈ ਚੰਗਾ ਪੜ੍ਹਨਾ ਨੀਂ ਹੈਗਾ। ਠੀਕਾ ਇਹੇ ਚੰਗਾ ਵਾਚਨ ਨਹੀਂ ਹੈਗਾ। ਇਸ ਤੋਂ ਬਿਨਾਂ ਆਪਾਂ ਗੱਲ ਕਰੀਏ। ਇਥੇ ਗੱਲ ਕਰ ਰਹੇ ਨੇਂ ਇਹੇ ਤੇਜ਼ ਠੀਕ ਆ ਜੀ। ਉੱਚੀ ਪਾਠ ਪੜੂਗਾ ਤਾਂ ਤੇਜ਼ ਨੀਂ ਪੜਿਆ ਜਾ ਸਕਦਾ। ਠੀਕਾ ਉਹੋ ਆਵਾਜ਼ ਨੂੰ ਉੱਚੀ ਕਰਨ ਤੇ ਹੀ energy ਲਾਦੂ ਆਪਣੀ। ਠੀਕਾ ਤਾਂ ਮਤਲਬ ਉਹੋ ਐਨਾ ਮਤਲਬ ਤੇਜ਼ ਨੀਂ ਪੜ੍ਹ ਸਕਦਾ। ਸ਼ੁੱਧ ਆਵਾਜ਼ ਠੀਕ ਸ਼ੁੱਧ ਆਵਾਜ਼ ਇੱਕ ਮਤਲਬ ਕਿਹ ਸਕਦੇ ਆਂ। ਠੀਕ ਚੀਜ਼ ਸੀ। ਪਰ ਇਥੇ ਤੇਜ਼ ਵਾਚਨ ਦੇ ਲਈ ਸਭ ਤੋਂ best option ਆ ਜਿਹੜਾ ਉਹੋ, ਮੌਨ ਵਾਚਨ ਹੋਏਗਾ। ਠੀਕਾ ਜੀ। ਜਦ ਉਹੋ ਮੌਨ ਪੜ੍ਹ ਰਿਹਾ, ਮੌਨ ਦਾ ਮਤਲਬ ਕੀ ਆ, ਵੀ ਉਹੋ ਚੁਪ-ਚਪੀਤੇ ਪੜ੍ਹ ਰਿਹਾ, ਮਤਲਬ ਉਹੋ ਸਿਰਫ਼, ਅੱਖਰਾਂ ਨੂੰ ਦੇਖ ਰਿਹਾ। ਉਨ੍ਹਾਂ ਨੂੰ ਸਮਝ ਰਿਹਾ। ਤੇ ਉਸਨੂੰ ਮਤਲਬ ਮਨ ਹੀ ਮਨ, ਮਨ ਦੇ ਵਿੱਚ ਹੀ ਪੜ੍ਹ ਰਿਹਾ। ਠੀਕ ਆ ਉਹੋ, ਉਚਾਰਨ ਕਰਕੇ ਬਾਹਰ ਧੁਨੀ ਨੀਂ ਨਿਕਲਣ ਦੇ ਰਿਹਾ।

ਜਾਂ ਉਚੀ ਪੜ੍ਹਨ ਦੇ ਲਾਭ ਇਨ੍ਹਾਂ ਨੇ ਕੁੱਲ ਮਿਲਾ ਕੇ ਪੁੱਛੇ ਨੇ। ਇਹ ਆਪਾਂ ਨੇ ਦੱਸਣਾ, ਵੀ ਲਾਭ ਇਸਦੇ ਕੀ-ਕੀ ਹੋ ਸਕਦੇ ਨੇ। ਤਾਂ ਦੇਖੋ ਜੀ ਉੱਚੀ ਪੜ੍ਹਨ ਦੇ ਲਾਭ, ਸ਼ੁੱਧ ਵਾਚਨ ਥਕਾਵਟ, ਸਮਾਂ ਜ਼ਿਆਦਾ ਲਗਦਾ ਹੈ। ਜਾਂ ਫਿਰ ਸ਼ੋਰ ਹੋਣਾ। ਲਾਭ ਪੁੱਛੇ ਨੇ ਪਹਿਲਾਂ। ਉੱਚੀ ਪੜ੍ਹਨ ਨਾਲ ਥਕਾਵਟ ਹੁੰਦੀ ਆ, ਇਹ ਗੱਲ ਸਹੀ ਆ। ਠੀਕ ਆ ਪਰ ਇਹੇ ਲਾਭ ਤਾਂ ਨੀ ਹੈਗਾ, ਜ਼ਿਆਦਾ ਸਮਾਂ ਲੱਗਦਾ, ਇਹ ਗੱਲ ਸਹੀ ਆ। ਪਰ ਲਾਭ ਨੀਂ ਹੈਗਾ। ਸ਼ੋਰ ਹੋਣਾ, ਇਹ ਵੀ ਲਾਭ ਨੀਂ ਹੈਗਾ। ਤਾਂ ਸ਼ੁੱਧ ਉਚਾਰਨ, option A ਸਾਡਾ right answer ਹੋਏਗਾ। ਠੀਕਾ ਜਦੋਂ ਕੋਈ ਉੱਚੀ ਪ ਅਹ ਪੜ੍ਹ ਕੇ practice ਕਰਦਾ ਤਾਂ ਉਸਦਾ ਉਚਾਰਨ ਸੁਧਰਦਾ, ਉਸਦੇ ਵਿੱਚ ਸੁਧਾਰ ਆਉਂਦਾ। ਇਸ ਤੋਂ ਬਿਨਾਂ ਹੈ ਜੀ option ਪ੍ਰਸ਼ਨ number ਇੱਕੀ। ਪੰਜਾਬੀ ਅਧਿਆਪਨ ਵਿੱਚ ਮੁੱਖ ਚੁਣੌਤੀਆਂ ਕਿਹੜੀਆਂ ਨੇ। ਮਤਲਬ ਕਿ ਇੱਕ ਅਧਿਆਪਕ classroom ਦੇ ਵਿੱਚ ਪੜ੍ਹਾ ਰਿਹਾ ਹੁੰਦਾ। ਤਾਂ ਉਸਨੂੰ ਅਧਿਆਪਨ ਕਰਨ ਸਮੇਂ ਪੰਜਾਬੀ ਦਾ ਅਧਿਆਪਨ ਕਰਨ ਸਮੇਂ ਕਿਹੜੀਆਂ-ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ। ਇਹ ਚੀਜ਼ ਆਪਾਂ ਨੇ ਦੱਸਣੀ ਆ। ਤਾਂ ਅਨੁਕੂਲ ਵਾਤਾਵਰਣ ਦੀ ਕਮੀ। ਹੋ ਸਕਦਾ ਵੀ ਉਸ ਵਾਤਾਵਰਣ ਦੀ ਕਮੀ ਹੋਵੇ। ਢੁੱਕਵੀਆਂ ਉਦਾਹਰਨਾਂ ਦਾ ਨਾ ਹੋਣਾ। ਨਹੀਂ, ਅਧਿਆਪਕ ਬਣ ਗਿਆ ਤਾਂ ਉਹੋ ਉਦਾਹਰਨ ਤਾਂ ਆਪਣੇ ਆਪ ਘੜ ਸਕਦਾ। ਇਹ ਤਾਂ ਅਧਿਆਪਕ ਦੇ ਸਾਰੇ ਦੀ ਗੱਲ ਆ। ਠੀਕ ਆ। ਉਦਾਹਰਨਾਂ ਘੜਨਾ ਤਾਂ। ਬਾਕੀ ਆਪਾਂ ਜਦੋਂ ਮਤਲਬ ਆਪਾਂ ਇਥੇ ਪੰਜਾਬੀ ਦਾ meaning ਆਪਾਂ as a ਮਾਂ ਬੋਲੀ ਲੈ ਕੇ ਚੱਲ ਰਹੇ ਆਂ ਤਾਂ ਉਹਨੂੰ ਉਦਾਹਰਨਾਂ ਦੀ ਕਮੀ ਹੋਣੀ ਨਹੀਂ ਚਾਹੀਦੀ। ਖਰਾਬ ਮੌਸਮ ਤਾਂ ਇੱਕ ਬਹਾਨਾ। ਠੀਕਾ। ਹਾਂ ਮੌਸਮ ਕੋਈ ਚੁਣੌਤੀ ਥੋੜ੍ਹੀ ਆ ਅਧਿਆਪਨ ਦੇ ਵਿੱਚ। ਪਾਠ ਸਮੱਗਰੀ ਜ਼ਿਆਦਾ ਹੋਣੀ। ਇਹ ਵੀ ਕੋਈ ਚੁਣੌਤੀ ਨੀਂ ਹੈਗੀ। ਜ਼ਿਆਦਾ ਸਮੱਗਰੀ ਤਾਂ best ਆ। ਪਰ ਇਥੇ ਮੁੱਖ ਚੁਣੌਤੀ ਆ ਜਿਹੜੀ ਉਹੋ ਆਪਾਂ ਮੰਨਾਂਗੇ ਜੀ। ਅਨੁਕੂਲ ਵਾਤਾਵਰਣ ਦੀ ਕਮੀ। ਮਤਲਬ ਵਾਤਾਵਰਣ ਜਿਹੜਾ ਉਹੋ ਸਹੀ ਤਰੀਕੇ ਦੇ ਨਾਲ ਨੀਂ ਹੈਗਾ। ਵਾਤਾਵਰਣ ਢੁੱਕਵਾਂ ਨਹੀਂ ਹੈਗਾ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ number ਬਾਈ। ਪੜ੍ਹਨ ਕੌਸ਼ਲ ਦੇ ਵਿੱਚ ਸਹਾਇਕ ਹੈ। ਸਿਰਫ਼ ਸੁਣਨਾ ਸਹਾਇਕ ਹੈ।

ਹਾਂ, ਲਿਖਣ ਦੇ ਲਈ, ਪੜ੍ਹਨ ਦਾ। ਪੜ੍ਹਨ ਕੌਸ਼ਲ ਆ ਜਿਹੜੀ ਉਹੋ ਸਹਾਈ ਹੋ ਸਕਦੀ ਆ। ਠੀਕ ਆ। ਜਦੋਂ ਲੱਗਜੇ ਸਿਰਫ਼, ਸਿਰਫ਼ ਸ਼ਬਦ ਲੱਗਜੇ। ਉਹਦਾ ਪ੍ਰਭਾਵ ਥੋੜ੍ਹਾ ਜਾ negative ਜਾਂਦਾ। ਜਿਵੇਂ ਸਿਰਫ ਸੁਣਨ ਨਾਲ ਵੀ ਕੁਸ਼ ਨੀਂ ਹੁੰਦਾ। ਜਿਵੇਂ ਆਪਾਂ ਕਈ ਵਾਰ ultrasonic ਧੁਨੀਆਂ ਸੁਣਦੇ ਆਂ। ਉਨ੍ਹਾਂ ਦਾ ਆਪਾਂ ਮਤਲਬ ਕੀ ਸਿੱਖਦੇ ਆਂ ਉਨ੍ਹਾਂ ਤੋਂ। ਕੋਈ ਉਹਦੇ ਨਾਲ ਮਤਲਬ ਆਪਾਂ ਨੂੰ ਕੋਈ ਖਾਸ ਚੀਜ਼ ਨਹੀਂ ਮਿਲਦੀ। ਸਿਰਫ਼ ਸੁਣਨ ਨਾਲ ਵੀ ਨੀਂ ਕੁਸ਼ ਹੁੰਦਾ। ਨਾ ਹੀ ਸਿਰਫ਼ ਸਮਝਣ ਨਾਲ। ਠੀਕਾ ਜੀ ਤਾਂ ਸੁਣਨਾ ਤੇ ਸਮਝਣਾ ਦੋਨੋਂ option ਆ ਜਿਹੜੀ। ਤਾਂ option C ਸਾਡਾ right answer ਹੋ ਜਾਵੇਗਾ। ਸਭ ਤੋਂ best option ਇਹੇ ਹੋਏਗੀ। ਤੇ ਸੁਣਨਾ ਤੇ ਸਮਝਣਾ। ਸੁਣਨਾ ਤੇ ਸਮਝਣ ਦਾ meaning

ਤਾਂ ਉਸਨੇ ਜੇਕਰ ਧਿਆਨ ਨਾਲ ਸੁਣਿਆ। ਤੇ ਅਧਿਆਪਕ ਨੇ ਜਿਹੜਾ ਦੱਸਿਆ ਸੀ ਵੀ ਲਗਾਂ ਸਿਹਾਰੀ ਦੀ ਆਵਾਜ਼ ਇਸ ਤਰ੍ਹਾਂ ਇਹ ਉਚਾਰਨ ਕਰਨਾ। ਬਿਹਾਰੀ ਦਾ ਉਚਾਰਨ, ਇਸ ਤਰ੍ਹਾਂ ਕਰਨਾ। ਠੀਕਾ ਤਾਂ ਜਦੋਂ ਉਹੋ ਸੁਣ ਰਿਹਾ ਸੀ ਤੇ ਸਮਝ ਰਿਹਾ ਸੀ।

a child is reading fast ਇੱਕ ਬੱਚਾ ਜਿਹੜਾ ਉਹੋ fast ਪੜ੍ਹ ਰਿਹਾ। looking for specific information in a machinery manual ਕੋਈ ਮਤਲਬ ਇੱਕ manual ਦੇ ਵਿੱਚ, ਜਿਵੇਂ ਆਪਣੇ ਕੋਲ ਕਈ ਵਾਰ ਉਹੋ ਨੀਂ ਹੁੰਦਾ ਇੱਕ ਨਿੱਕੀ ਜੀ ਕਾਪੀ type ਦਾ ਕੁਸ਼ instructions ਵਗੈਰਾ, ਜੋ ਦਿੱਤੀਆਂ ਹੁੰਦੀਆਂ ਨੇ। ਤਾਂ ਇਸ ਤਰੀਕੇ ਦੇ ਨਾਲ ਉਹੋ manual ਦੇ ਵਿੱਚ ਕੁਸ਼, read ਕਰ ਰਿਹਾ। ਠੀਕ ਆ ਜੀ। reading fast, fast read ਕਰ ਰਿਹਾ what is reainh what is reading sub skill ਤਾਂ reading ਦੀ ਇਨ੍ਹਾਂ ਨੇ sub skill ਪੁੱਛਣੀ ਸੀ। ਇਸ ਤਰ੍ਹਾਂ ਦੀ sub skill ਨੂੰ ਅਸੀਂ ਕੀ ਆਖਦੇ ਆਂ। ਠੀਕ ਆ ਜੀ, ਤਾਂ ਇਸਨੂੰ ਅਸੀਂ scanning ਆਖਾਂਗੇ। ਤਾਂ ਉਹੋ ਕੀ ਕਰ ਰਿਹਾ। ਮਤਲਬ ਇਕਦਮ ਕੋਈ ਚੀਜ਼ find out ਕਰਨ ਦੀ ਕੋਸ਼ਿਸ਼ ਕਰ ਰਿਹਾ। ਨਾ ਤਾਂ ਇਹੇ ਵੀ ਉਹ ਸਿਰਫ਼ ਪੰਛੀ ਝਾਤ ਜੀ ਮਾਰ ਰਿਹਾ। ਮਤਲਬ skimming ਵੀ ਨੀਂ ਕਰ ਰਿਹਾ ਉਹੋ। ਕਿਉਂ ਕਿ skimming ਤਾਂ ਇੱਕ ਸਿਰਫ਼ ਉਪਰ ਦੀ ਆਏਂ ਨਜ਼ਰ ਘੁਮਾਉਣਾ ਹੁੰਦਾ। ਠੀਕਾ ਤਾਂ ਉਹ ਚੀਜ਼ ਹੋਗੀ skimming ਤਾਂ critically ਵੀ ਨੀਂ ਉਹੋ ਪੜ੍ਹ ਰਿਹਾ। ਤੇ bottom up approach ਦਾ meaning ਹੁੰਦਾ ਵੀ ਉਹੋ ਪਹਿਲਾਂ ਛੋਟੀ ਚੀਜ਼ ਨੂੰ ਪੜੂਗਾ। ਫਿਰ ਉਸ ਤੋਂ ਵੱਡੀ ਚੀਜ਼ ਨੂੰ, ਫਿਰ ਵੱਡੀ ਨੂੰ, ਫਿਰ ਵੱਡੀ ਚੀਜ਼ ਨੂੰ ਸਮਝਦਾ ਹੋਇਆ। ਮਤਲਬ ਇੱਕ ਜਿਵੇਂ ਆਪਾਂ bottom up ਦੇ ਵਿਚ ਕੀ ਹੋਊਗਾ ਕਿ ਪਹਿਲਾਂ ਉਹੋ ਨੂੰ ਸਮਝੂਗਾ, ਫਿਰ ਸ਼ਬਦ ਨੂੰ ਸਮਝੂਗਾ। ਸ਼ਬਦ ਤੋਂ ਬਾਅਦ ਹੋ ਸਕਦਾ ਵਾਕ ਨੂੰ ਸਮਝੇ, ਵਾਕ ਤੋਂ ਬਾਅਦ ਹੋ ਸਕਦਾ ਪੈਰ੍ਹੇ ਨੂੰ ਸਮਝੇ। ਇਸ ਤਰ੍ਹਾਂ ਉਹੋ ਕੀ ਕਰੂਗਾ bottom ਤੋਂ up ਵੱਲ ਜਾਂਦਾ। bottom up ਦੇ ਵਿੱਚ scanning ਦੇ ਵਿੱਚ ਇਹੀ condition ਹੁੰਦੀ ਆ ਕਿ ਉਹੋ ਪੂਰੇ ਚੀਜ਼ ਨੂੰ manual ਨੂੰ ਜੋ ਚੀਜ਼ ਵੀ ਉਹੋ find out ਕਰ ਰਿਹਾ। ਉਹਨੂੰ ਮਤਲਬ ਪੜ੍ਹ ਤਾਂ ਰਿਹਾ ਪਰ ਇੱਕ ਤਰ੍ਹਾਂ ਉਸਨੂੰ fastly ਟਪਾ ਰਿਹਾ। ਕਿਊਂ ਕਿ ਉਸਨੇ ਇੱਕ ਚੀਜ਼ ਹੀ ਉਸਦੇ ਵਿੱਚ find out ਕਰਨੀ ਆ। ਉਸਨੇ ਕੀ ਕਰਨਾ ਇੱਕ specific information ਆ ਜਿਹੜੀ, ਉਹੋ find out ਕਰਨੀ ਆ। ਇਸ ਤੋਂ ਬਾਅਦ ਹੈ ਜੀ habit formation through repetition ਮਤਲਬ ਕਿ habit information ਅਹ sorry habit formation ਦੀ ਗੱਲ ਕੀਤੀ ਗਈ ਆ। ਇੱਕ ਇਹ color ਪਤਾ ਨੀਂ white ਜਾ ਹੋ ਜਾਂਦਾ। habit formation through repetition ਮਤਲਬ repeat ਕਰ ਕਰ ਕੇ ਕੋਈ ਚੀਜ਼ ਦੀ ਆਦਤ ਬਣਾਈ ਜਾ ਰਹੀ ਆ। is a component of which method ਇਨ੍ਹਾਂ ਚੋਂ ਕਿਹੜੇ method ਦਾ ਇਹੇ component ਹੋ ਸਕਦਾ, ਤਾਂ audio lingualism task related language teaching constructivism ਜਾਂ ਫਿਰ communicative ਵਿੱਚ ਇਹਦੇ ਵਿੱਚੋ option A ਹੀ ਸਾਡਾ right answer ਹੋਏਗਾ ਜੀ, ਉਹੋ audio lingualism method ਦੇ through ਇਹ ਚੀਜ਼ ਕੀਤੀ ਜਾਂਦੀ ਆ। ਉਹੋ ਵਾਰ-ਵਾਰ ਚੀਜ਼ਾਂ ਨੂੰ repeat ਕਰ ਰਿਹਾ। pedagogical grammar ਤਾਂ pedagogical grammar ਦਾ meaning ਕੀ ਆ। teaching grammar in context within from and move on to go, teaching few immersion, all grammar teaching should be ਤਾਂ ਇਸਦੇ ਵਿੱਚ right option ਆਪਣਾ ਸਭ ਤੋਂ best option ਆਪਣਾ ਹੋਵੇਗਾ ਜੀ teaching grammar in context ਤਾਂ ਇਥੇ context ਦੇ ਵਿੱਚੋਂ ਜਿਹੜੀ ਉਹੋ grammar ਪੜਾਉਣ ਨੂੰ, ਉਹਨੂੰ ਆਪਾਂ ਕੀ ਆਖਦੇ ਆਂ ਜੀ। pedagogical grammar hello everyone, welcome to wi-fi education wifi education ਵਿੱਚ ਆਪਾਂ discuss ਕਰਾਂਗੇ। complete ਪੰਜਾਬੀ grammar ਦਾ, ਨਿਚੋੜ ਦਾ, ਇਹੇ ਪੰਜਾਬੀ ਵਿਆਕਰਨ total ਅਤੇ ਮੇਰੇ ਜਿਹੜਾ ਜੁੱਤਾ ਸੀਗਾ ਉੇਹ ਗੱਡੀ ਦੇ ਟਾਇਰ ਵਿੱਚ ਫੱਸ ਗਿਆ। ਜਿਸ ਕਾਰਨ ਮੈਂ ਉੱਥੋ ਡਿੱਗਣ ਤੋਂ ਬਚਿਆ। ਪ੍ਰਕਿਰਤੀ ਪਿਆਰ ਅਤੇ ਖੁੱਲ੍ਹ ਨੂੰ ਮਾਨਣਾ ਵਾਲਾ ਕਵੀ ਹੈ। ਉਸਦੀ ਕਵਿਤਾ ਨੇ ਆਧੁਨਿਕ ਪੰਜਾਬੀ ਕਾਵਿ ਰਚਨਾ ਵਿੱਚ ਸ੍ਰੇਸ਼ਠ ਵਿਕਾਸ ਲਿਆਂਦਾ ਹੈ। ਜੋ ਕਿ ਪ੍ਰਫੈਸਰ ਪੂਰਨ ਬਾਰੇ ਅਸੀਂ ਦੱਸਦੇ ਪਏ ਹਾਂ, ਹੁਣ, ਧਨੀ ਰਾਮ ਚਾਤ੍ਰਿਕ ਇੱਕ ਪਾਸੇ ਕਿੱਸਾ ਪ੍ਰੰਪਰਾ ਨਾਲ ਜੁੜਿਆ ਹੋਇਆ ਸੀ ਅਤੇ ਦੂਜੇ ਪਾਸੇ ਸਮਕਾਲੀ ਯਥਾਰਥ ਅਤੇ ਪ੍ਰਜਾਤੀਵਾਦੀ ਦੇ ਚੇਤਨਾ ਤੋਂ ਪ੍ਰਭਾਵਿਤ ਸੀ। ਉਸਨੇ ਪੰਜਾਬ ਦੇ ਪੇਂਡੂ ਸੱਭਿਆਚਾਰ ਅਤੇ ਸੂਝ ਨੂੰ ਬੜੀ ਸਫਲਤਾ ਨਾਲ ਚੇਤਰਿਆ। ਜਿਸ ਕਾਰਨ ਉਸਦੀ ਕਾਵਿ ਰਚਨਾ ਦਾ ਮੁੱਲ ਧੂਰ ਲੋਕ ਭਾਵਨਾ ਅਤੇ ਲੋਕ ਚੇਤਨਾ ਹੀ ਵਿਖਾਈ ਦਿੰਦਾ ਹੈ।

ਉੱਨੀ ਸੌ ਛੱਤੀ ਈਸਵੀ ਤੋਂ ਪੰਜਾਬੀ ਦੀ ਰੁਮਾਂਟਿਕ ਕਵਿਤਾ ਦਾ ਦੌਰ ਸ਼ੁਰੂ ਹੋਇਆ। ਰੁਮਾਂਟਿਕ ਕਵਿਤਾ ਦੇ ਮੁੱਢਲੇ ਬੀਜ ਭਾਈ ਵੀਰ ਸਿੰਘ ਨੇ ਅਤੇ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਵਿੱਚ ਮੌਜੂਦ ਸਨ। ਜਿਸ ਬਾਰੇ ਮੈਂ ਤੁਹਾਨੂੰ ਅੱਜ ਦੱਸ ਰਿਹਾਂ। ਪਰ ਇਸਦਾ ਪੂਰਾ ਵਿਕਾਸ ਪ੍ਰੋਫੈਸਰ ਮੋਹਨ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ ਆਦਿ ਦੀ ਕਵਿਤਾ ਨਾਲ ਹੀ ਸਾਹਮਣੇ ਆਇਆ। ਪੰਜਾਬੀ ਰੁਮਾਂਟਿਕ ਕਵਿਤਾ ਕਈ ਖਾਸ ਗੁਣਾਂ ਕਰਕੇ ਲੱਛਣਾਂ ਕਰਕੇ ਮਸ਼ਹੂਰ ਹੈ। ਅਤੇ ਮੇਰਾ ਜਿਹੜਾ ਮਿੱਤਰ ਜਿਸਦਾ ਨਾਮ ਸਿਲੰਡਰ ਹੈ ਉਹ ਮੇਰੇ ਪਿੱਛੇ ਬੈਠਿਆਂ ਹੈ ਅਤੇ ਉਹ ਵਾਰ ਵਾਰ ਮੇਰੇ ਫੋਨ ਵੱਲ ਵੇਖੀ ਜਾ ਰਿਹਾ, ਬਈ ਇਹ ਮੁੰਡਾ ਕੀ ਕਰਦਾ ਪਿਆ। ਪੰਜਾਬੀ ਰੁਮਾਂਟਿਕ ਕਵਿਤਾ ਕਈ ਖਾਸ ਗੁਣਾਂ ਕਰਕੇ, ਲੱਛਣਾਂ ਕਰਕੇ, ਭਰਪੂਰ ਹੈ। ਜਿਵੇਂ ਪ੍ਰਕਿਰਤੀ, ਪਿਆਰ, ਕਲਪਨਾ, ਉਡਾਰੀ, ਮਨੋਭਾਵ ਆਵੇਗਾ ਪ੍ਰੰਪਰਾ ਭਜਨ ਆਦਿ ਖਾਸ ਤੌਰ ਤੇ ਰੁਮਾਂਟਿਕ ਕਵੀ ਧਾਰਾ ਦੀ ਸੁੰਦਰ ਗੀਤ ਰਚਨਾ ਦਾ ਸਰਬ ਸ੍ਰੇਸ਼ਠ ਹੈ। ਅਤੇ ਅੱਜ ਜਿੱਥੇ ਅਸੀਂ ਬੈਠੇ ਹਾਂ ਇਹ ਪਿੰਡ ਮੌਲੀ ਵੈਦਵਾਨ ਹੈ। ਅਤੇ ਮੇਰਾ ਮਿੱਤਰ ਮੇ ਤੋਂ ਨਾਲ ਆ ਕੇ ਮੇਰੇ ਬੈਠਿਆ ਹੈ ਅਤੇ ਉਹ ਵਾਰ ਵਾਰ ਮੇਰੇ ਫੋਨ ਵੱਲ ਵੇਖੀ ਜਾਂਦਾ ਹੈ ਕਿ ਇਹ ਮੁੰਡਾ ਕੀ ਕਰਦਾ ਪਿਆ ਹੈ ਅਤੇ ਹੁਣ ਇਹਨੇ ਸਟੇਅਰਿੰਗ ਨੂੰ ਪਾ ਲਿਆ ਹੱਥ

ਹੋਰ ਕੋਈ ਕੰਮ ਆਉਂਦਾ ਨਹੀਂ। ਅਸੀਂ ਸ਼ੁਰੂ ਤੋਂ ਵਿੇਹਲੇ ਅਤੇ ਹੁਣ ਤੱਕ ਵਿਹਲੇ ਹੀ ਅਤੇ ਚੱਲਦੇ ਆਏ ਹਾਂ। ਪਰ ਸਮਾਜਵਾਦੀ ਯਥਾਰਵਾਦੀ ਵਿਚਾਰਧਾਰਾ ਦਾ ਪ੍ਰਭਾਵ ਬੰਧਨ ਨਾਲ ਰੁਮਾਂਟਿਕ ਕਵੀ ਤੇ ਕਲਪਨਾ

ਫਰਾਂਸ ਦੀ ਕ੍ਰਾਂਤੀ ਨਾਲ ਸੰਬੰਧਿਤ ਹੋਣ ਕਰਕੇ ਰੁਮਾਂਸਵਾਦੀ ਵਿੱਚ ਕ੍ਰਾਂਤੀਕਾਰੀ ਸੰਭਾਵਨਾਵਾਂ ਪਹਿਲਾਂ ਹੀ ਮੌਜ਼ੂਦ ਸਨ। ਅਤੇ ਸਾਹਮਣੇ ਤਿੰਨ ਮੁੰਡੇ ਖੜੇ ਸਨ ਅਤੇ ਉਹ ਪਤਾ ਨਹੀਂ ਕੀ ਕਰੀ ਜਾਂਦੇ ਸੀਗੇ ਅਤੇ ਜਦੋਂ ਮੈਂ ਉਹਨਾ ਨੂੰ ਜਾ ਕੇ ਪੁੱਛਿਆ ਬਈ ਤੁਸੀਂ ਕੀ ਕਰਦੇ ਹੋ ਅਤੇ ਉਹਨਾ ਨੇ ਕਿਹਾ ਬਈ ਅਸੀਂ ਤਿੰਨੋ ਖੜ੍ਹੇ ਨੇ ਅਤੇ ਅਸੀਂ ਕੰੰਮ ਲੱਭਦੇ ਪਏ ਹਾਂ।

ਜਿਹੜੇ ਸਮਾਜ ਵੱਲ ਜਾ ਰਹੇ ਹੋ, ਜੇ ਉਹ ਗਲਤ ਹੈਗਾ, ਜੋ ਕਿ ਇਹ ਨਸ਼ਿਆ ਵੱਲ ਜਾਣਾ ਬਹੁਤ ਹੀ ਜ਼ਿਆਦਾ ਗਲਤ ਹੈ, ਤੁਹਾਨੂੰ ਅੱਜ ਦੇ ਪੰਜਾਬ ਦੀ ਨਵੀਂ ਪੀੜੀ ਨੌਜਵਾਨ ਪੀੜੀ ਨੂੰ ਇੱਕ ਵਧੀਆ ਪਾਸੇ ਜਾਣਾ ਚਾਹੀਦਾ ਜਦਕਿ ਇਹ ਨਹੀਂ ਜਾ ਰਹੇ ਅਤੇ ਇਹਨਾ ਨੂੰ ਮੈਂ ਐਨਾ ਸੌਖਾ ਕੰਮ ਲੱਭ ਕੇ ਦਿੱਤਾ ਬਈ ਜੋ ਕਿ ਇਹਨਾ ਨੂੰ ਕਰਨਾ ਚਾਹੀਦਾ ਪਰ ਦੂਜੇ ਪਾਸੇ ਦੇਸ਼ ਦੀ ਆਜ਼ਾਦੀ ਦੀ ਪ੍ਰਾਪਤੀ ਤੋਂ ਮਗਰੋਂ ਵੀ ਜਾਗੀਰਦਾਰੀ ਰੁਚੀਆਂ ਹੀ ਪ੍ਰਬਲ ਬਣੀਆਂ ਰਹੀਆਂ ਅਤੇ ਸੁਤੰਤਰ ਪ੍ਰੀਤ ਨੂੰ ਪ੍ਰਵਾਨਗੀ ਨਾ ਮਿਲ ਸਕੀ। ਇਸ ਲਈ ਸਮਾਜਿਕ ਪ੍ਰਬੰਧ ਨੂੰ ਬਦਲਣਾ ਜ਼ਰੂਰੀ ਜਾਪਿਆ। ਜੋ ਕ੍ਰਾਂਤੀ ਰਾਹੀਂ ਹੀ ਸੰਭਵ ਹੋ ਸੰਭਵ ਸੀ। ਸੋ ਪ੍ਰਗਤੀਵਾਦੀ ਵਿਚਾਰਧਾਰਾ ਦੇ ਪ੍ਰਭਾਵ ਹੇਠ ਕਈ ਰੁਮਾਂਟਿਕ ਕਵੀ ਪ੍ਰਗਤੀਵਾਦੀ ਕਵੀਆਂ ਵਿੱਚ ਤਬਦੀਲ ਹੋ ਗਏ। ਜਿਵੇਂ ਪ੍ਰਫੈਸਰ ਮੋਹਨ ਸਿੰਘ ਅੰਮ੍ਰਿਤ ਪ੍ਰੀਤਮ ਆਦਿ ਇਹਨਾ ਨੂੰ ਸਾਨੂੰ ਦੱਸਦੇ ਹੋਏ ਵੀ ਆਪਾਂ ਅੱਜ ਦੇ ਜੀਵਨ ਕਾਲ ਵਿੱਚ ਕੀ ਕਰ ਸਕਦੇ ਹਨ ਅਤੇ ਇਹ ਸਾਡੇ ਇੱਕ ਬਹੁਤ ਹੀ ਵਧੀਆਂ ਕਾਵਿ ਨੇ ਜਿੰਨ੍ਹਾ ਬਾਰੇ ਮੈਂ ਤੁਹਾਨੂੰ ਦੱਸਿਆ ਹੈਗਾ।